ਹਾਂਹਾਂ ਉਹ ਸਾਨੂ ਫਿਕਰ ਹੀਂ ਨਹੀਂ ਹੈ | ਪਤਾ ਕੀ ਹੇ ਅਸੀ ਬੱਚਿਆਂ ਨੂੰ ਦੇਖਦੇ ਆ ਨਾ ,ਬਚੇ ਨਾ ਬਹੁਤ ਜ਼ਿਆਦਾ burden ਲੈਂਦੇ ਹੈ parents ਦਾ ਕੀ ਮੇਰੇ

ਦੇਖਣ ਗੇ ਇਹ ਕਰਨ ਗੇ ,ਹੁਣ ਅਸੀ ਖੁਦ teaching line ਚ ਆ ਕੇ ਤੇ ਬੱਚਿਆਂ ਨੂੰ ,pressurise ਕਰੀਏ ਫਿਰ ਬੇਵਕੂਫ਼ੀ ਹੈ ਨਾ ,ਫੇਰ ਸਾਡਾ ਤੇ ਕੋਈ ਮਤਲੱਬ ਹੀ ਨਹੀਂ ਰਹੈ ਗਯਾ ਯਾਰ ਹਾਂਜੀ ਉਹ ਤੇ ਹਯੀ ਏ ਬੱਚੇ ਤੇ pressure ਪਾਣਾ ਵੀ ਨਹੀਂ ਚਾਹੀ ਦਾ ਮੈ ਨਹੀਂ ਜੀ ,ਮੈਤੇ ਏਨੂੰ ਪੂਰੀ ਛੁਟ ਦਿਤੀ ਹੈ , ਮੈ ਕਯਾ ਜਦ ਏਦੇ number ਅੰਦੇ ਵੀ ਨਹੀਂ ਹੈ ਦੋ, ਦੋ number test ਚ ਲੈਕੇ ਆਂਦੀ ਹੈ ਮੇਂ ਏਨੂੰ ਕਦੇ ਵੇ ਕੁਛ ਨਹੀਂ ਕੇਂਦੀ ,ਬਲਕੀ ਮੇਰੀ ਦਰਾਣੀ ਆ ਉਹ ਉਣੁ ਥੋੜਾ ਜਾ ਹੈ ਕੀ ਹੈ ਇਹ competitor ਬਣੇ ਹੁਣ ਉਦ੍ਹੇ ਨਾ A grade ਤੋਂ ,ਸਿਰਫ਼ mental math ਵਿਚ ਆਏ ਹੈ A grade, ਬਾਕੀ ਉਦ੍ਹੇ B grade, B grade ਆਏ ਹੈ |ਉਣੁ ਨਾ ਮਾਰਿਆਂ ਵੇ ਹੇਗਾ ਬੰਨੀ ਨੇ ਮੈਨੂੰ ਆਕੇ ਦੱਸਿਆ ,ਕੇਂਦੀ Mama ਤੁਸੀ ਤੇ ਮਾਰਦੇ ਨਹੀਂ ਹੋ | ਮੈਂ ਕਯਾ ਮਾਰਨ ਨਾਲ ਮਿਲਣਾ ਕੀ ਹੇ

ਦਿਮਾਗ਼ ਚ ਪੇ ਜਾਏ ਫੇਰ ਤੇ ਤੈਨੂੰ ਦੋ ਥੱਪੜ ਮਾਰ ਕੇ math ਲਿਆ ਦਵਾ

ਨਹੀਂ, ਨਹੀਂ ਮੇਨੂ ਤੇ ਹੀ ਏ ਕੇ ਬੱਚਿਆਂ ਨੂੰ ਸਿਰਫ knowledge ਹੋਣੀ ਚਾਹੀਦੀ ਹੈ। competitor ਬਨਾਣ ਦਾ ਇਕ ਦੂਜੇ ਨਾਲ ਨਾ , ਹਾਰਨਾ ਸਿੱਖੇ ਗਾ ,ਤਾਈ ਤਾ ਅੱਗੇ ਵਧੇ ਗਾ ਬੱਚਾ, ਬੱਚੇ ਨਾਲ ਹੀ ਸਿਖਾਈ ਜਾਓ ਹੁਣ ਤੁਸੀਂ ਦੇਖੋ ਨਾ class ਚ ਅਸੀ ਇਹ ਵੀ ਦੇਖਦੇ ਆ ਕੇ ਜੇੜੇ ਬੱਚੇ first ਆਉਂਦੇ ਹੈ ਨਾ , ਮੇਰੇ school ਚ ਹੈ ਮੇਰੀ class ਚ ਹੈ। eighth ਦਾ ਬੱਚਾ ਹੈ ,ninth ਵਿਚ ਆਯਾ ਹੇ ਉਹ second ਆ ਗਯਾ ,ਓਦਾਂ ਨਾ ਰੋਹ ਰੋਹ ਕੇ ਬੁਰਾ ਹਾਲ ਹੋ ਗਯਾ ਕੇਂਦਾ ਮੈ ਚਾਰ ਸਾਲ ਤੋਂ first ਆ ਰਹੀਆਂ ਸੀਗਾ, ਤੇ ਇਸ ਗੱਲ ਤੋਂ ਇਸ ਗੱਲ ਦੇ ਪਿੱਛੇ ਨਾ ਸਕੂਲ ਛੋੜ ਤਾ

ਤੁਸੀਂ ਇਹ ਦੇਖੋ ਕੀ ਉਸਦੇ mind ਚ ਕਯਾ ਬੈਠਾ ਹੋਈਆਂ, ਹੇ ਕੀ ,ਕੀ ਬੈਠਾ ਹੋਈਆਂ ਕੀ ਮੈ ਮਤਲਬ second ਆਹੀ ਨਹੀਂ ਸੱਕਦਾ

ਹਾਂਜੀ, ਹਾਂਜੀ ਬੱਸ ਓਹੀ ਹੈ ਨਾ , ਬੱਚਿਆਂ ਨੂੰ ਨਾ ਕਰਨੀ ਵੀ ਅਸੀਂ ਸਿਖਾਣੀ ਹੈ , ਕੀ ਕੋਈ ਗੱਲ ਨਹੀਂ ,ਇਕ ਵਾਰੀ fail ਵੀ ਹੋਗਿਆ ਤਾ ਵੀ ਕੋਈ ਦਿਕੱਤ ਨਹੀਂ ਹੇਗੀ fail ਹੋਣਾ ਵੀ ਜਰੂਰੀ ਹੈ ਤਾ ਹੀ , ਬੱਚਾ ਪਤਾ ਲੱਗਦਾ ਹੈ

ਚਲੋ ਠੀਕ ਹੈ, ਫਿਰ ਮੈ ਹੁਣ ਰੱਖਦੀ ਆਂ ਕੁਛ ਵੀ ਮੈ ਪੁੱਛਣਾ ਹੋਇਗਾ ਮੈ ਫਿਰ ਕਰਾਂਗੀ ਤੁਹਾਨੂੰ call ਕੋਈ ਗੱਲ ਨਹੀਂ ,ਜਦੋ ਮਰਜੀ call ਕਰ ਲਹਿਓ

ਹਾਂਜੀ ਸੱਸਰੀਕਾਲ ਜੀ ਮੇਰਾ ਨਾਮ ਕਿਰਨਦੀਪ ਕੌਰ ਏ। ਮੈਂ ਘੱਗਰ ਸੇਨ ਦੀ ਰਹਿਣ ਵਾਲੀ ਆ। ਮੇਰਾ ਅੱਜ ਦਾ ਵਿਸ਼ਾ ਗੁਸੇ ਤਣਾਅ ਨੂੰ ਦੂਰ ਕਰਨ ਦੀ ਸਮਝ ਅਤੇ ਖੁਸ਼ਹਾਲ ਜੀਵਨ ਦੀ ਜਾਂਚ। ਇਹ ਪ੍ਰਵਾਨ ਕਰਨਾ ਚਾਹੁੰਦਾ ਹੈ ਕੀ ਤੁਹਾਡੇ ਤੋਂ ਬੇਹਤਰ ਇਨਸਾਨ ਦੁਨੀਆਂ ਤੇ ਹੋਰ ਕੋਈ ਵੀ ਨਹੀਂ ਹੈ ਅਤੇ ਤੁਹਾਡੇ ਵਰਗੀ ਹੋਰ ਸ਼ਖਸ਼ੀਅਤ ਤੁਹਾਡੇ ਚੋਗਿਰਦੇ ਵਿਚ ਮੌਜੂਦ ਨਹੀਂ ਹੈ। ਇਹ ਸੰਭਵ ਨਹੀਂ ਹੈ ਕੀ ਤੁਸੀਂ ਆਪਣੇ ਵਰਗੀ ਹੂਬਹੂ ਸ਼ਖਸ਼ੀਅਤ ਇਸ ਸਮਾਜ ਵਿਚ ਕਿਸੇ ਹੋਰ ਦਾ ਰੂਪ ਨਹੀਂ ਲੱਭ ਸਕੋਂਗੇ। ਇਹ ਮੰਨਣਾ ਪਵੇਗਾ ਕੇ ਜੇ ਕੋਈ ਵੀ ਵਿਅਕਤੀ ਇਨਸਾਨ ਵਿਚ ਮਹਾਨ ਹੋ ਸਕਦਾ ਹੈ

ਅਸਲ ਜ਼ਿੰਦਗੀ ਸਭ ਤਰ੍ਹਾਂ ਦੀ ਵਿਚਾਰਾਂ ਅਤੇ ਦੂਰ ਰਹਿਣ ਦੇ ਆਪਣੇ ਸੁਪਨਿਆਂ ਨਾਲ ਉੱਚੀ ਉਡਾਰੀ ਦਾ ਮਾਣ ਕਰ ਸਕਣਗੇ। ਇਸੇ ਅਨੁਸਾਰ ਜੇਕਰ ਆਪਣੇ ਸੁਪਨਿਆਂ ਅਤੇ ਸਾਰਥਿਕ ਨੂੰ ਪਿਆਰ ਕਰਦੇ ਹੋਏ ਸਦਾ ਉਮੰਗ ਅਤੇ ਉਤਸ਼ਾਹ ਵਿਚ ਰਹਾਂਗੇ ਤਾਂ ਬਾਹਰਲੀ ਪ੍ਰਸਥਿਤੀਆਂ ਸਾਡੇ ਮਨ ਨੂੰ ਠੇਸ ਨਹੀਂ ਲਾ ਸਕਣਗੀਆਂ। ਇਹ ਦੁਨੀਆਂ ਇੱਕ ਆਦਰਸ਼ ਡਰਾਮਾ ਹੈ

ਭਰੀ ਜ਼ਿੰਦਗੀ ਨੂੰ ਆਪਣੇ ਮਾਣਦੇ ਹੋਏ ਜੇ ਕਦੇ ਥੋੜੀ ਚਿੰਤਾ, ਦੁੱਖ, ਤਕਲੀਫ ਆ ਵੀ ਜਾਂਦੀ ਹੈ ਤਾਂ ਕੋਈ ਪ੍ਰਵਾਹ ਨਾ ਕਰੋ। ਗੁੱਸੇ ਜਾਂ ਤਣਾਅ ਨੂੰ ਦੂਰ ਕਰਨਾ ਇਹ ਹੀ ਸਮਝ ਆ ਜਾਵੇ ਤਾਂ ਅਸੀਂ ਚਿੰਤਾ ਮੁਕਤ ਜੀਵਨ ਜੀ ਸਕਦੇ ਹਾਂ। ਜੇ ਕੋਈ ਤਣਾਅ ਨਹੀਂ ਤਾਂ ਗੁੱਸੇ ਵਿਚ ਕ੍ਰੋਧ ਲਈ ਵੀ ਸਾਡੇ ਜੀਵਨ ਵਿਚ ਕੋਈ ਨਾ ਕੋਈ ਥਾਂ ਰਹਿ ਜਾਂਦੀ ਹੈ। ਮਨੁੱਖ ਦੀਆਂ ਚਿੰਤਾਵਾਂ ਨੂੰ ਤਣਾਅ ਅਤੇ ਸੰਬੰਧਿਤ ਵੱਖ-ਵੱਖ ਸਰਵੇਖੇਆ ਅਤੇ ਕੁਝ ਅੰਕੜੇ ਵੀ ਧਿਆਨ ਨਾਲ ਸਮਝਣੇ ਚਾਹੀਦੇ ਹਨ। ਵੱਖ-ਵੱਖ ਸਰਵੇਖਾ ਅਨੁਸਾਰ ਆਮ ਤੌਰ ਤੇ ਇਸ ਸਿੱਟੇ ਤੱਕ ਪਹੁੰਚਿਆ ਜਾ ਸਕਦਾ ਹੈ ਕੇ ਉਹ ਚਿੰਤਾਵਾਂ ਨੂੰ ਮਨੁੱਖ ਨੇ ਆਪਣੇ ਕਿਸੇ ਨਾ ਕਿਸੇ ਕਾਰਣ ਘੜ ਲਿਆ ਹੈ, ਜਿਨ੍ਹਾਂ ਦਾ ਵਰਗੀਕਰਨ ਇਸ ਪ੍ਰਕਾਰ ਕੁਛ ਕੀਤਾ ਜਾਂਦਾ ਹੈ। ਇੱਕ ਲੋੜਬੰਦ ਅਤੇ ਭਵਿੱਖ ਮੁਖੀ ਵਿਦਿਆਰਥੀਆਂ ਨੂੰ ਜਦੋਂ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਸੋਚਦਾ ਹੈ ਕੀ ਹਨ ਛੁੱਟੀਆਂ ਦੌਰਾਨ ਕੋਈ ਨੌਕਰੀ ਜ਼ਰੂਰ ਲੱਭੇਗਾ ਤਾਂ ਉਸ ਪੜ੍ਹਾਈ ਦਾ ਖਰਚਾ ਨਿਕਲ ਜਾਵੇਗਾ। ਤਾਂ ਉਸਨੂੰ ਕੰਮ ਕਰ ਜਾਂ ਕੋਈ ਵੀ ਤਜਰਬਾ ਵੀ ਹੋਵੇ, ਉਹ ਸ਼ਹਿਰ ਵਿਚ ਇੱਕ hotel ਵਿਚ ਬੈਠਾ ਆਸਾਨੀ ਨਾਲ interview ਲਈ ਪਹੁੰਚਿਆ ਹੈ। ਉਹ ਵੇਖਦਾ ਹੈ ਕੀ ਓਥੇ ਪਹਿਲਾਂ ਲਗਭਗ ਵੀਹ ਨੌਜਵਾਨ ਲਡ਼ਕੇ interview ਲਈ ਬੈਠੇ ਹਨ ਅਤੇ ਕੈਮਰੇ ਵਿਚ waiting ਰੂਪ ਵਿਚ ਉਹਨਾਂ ਉਡੀਕ ਕਰ ਰਿਹਾ ਹੈ। ਵਿਦਿਆਰਥੀ ਕੁਝ ਸੋਚਦਾ ਹੈ ਕੇ ਬਿਨਾ ਕਿਸੇ ਤਣਾਅ ਵਿਚ ਮੁਸਕਰਾਂਦਾ ਹੋਇਆ ਸਵਾਗਤ ਕਰਦਾ ਹੈ। please ਮੈਨੂੰ ਇੱਕ ਪੇਪਰ ਦੇਦੋ। ਵਿਦਿਆਰਥੀ ਕੁਝ ਕਾਗਜ਼ ਦਿੰਦੇ ਹਨ ਅਤੇ ਉਸਦੇ slip ਲਿਖਦਾ ਹੈ। ਇਸ ਕਿਰਿਆ ਵਿਚ ਅਧਿਆਪਕ ਸਮੱਗਰੀ ਦੇ ਕਰ ਕਰੇਗਾ ਅਤੇ ਇਹ ਵਿਦਿਆਰਥੀਆਂ ਨੂੰ ਨਾਲ ਲੈ ਕੇ ਇਹ ਕਿ ਕਿਰਿਆ ਵੀ ਕਰਵਾਵੇਗਾ ਅਤੇ ਆਮਤੌਰ ਤੇ ਕੁਝ ਜ਼ਿਆਦਾ ਉਤਸ਼ਾਹਿਤ ਦਿਖਾਣ ਲਈ ਕਿਰਿਅਲ ਲੋੜੀਂਦੀ ਸਮੱਗਰੀ ਨਾਲ ਉਸਦਾ ਤਿਆਰ ਕਰਨਗੇ। ਅਧਿਆਪਕ ਆਲੂ ਨੂੰ ਆਪਣੇ ਹੱਥ ਵਿਚ ਫੜਕੇ ਅਤੇ ਦੂਜੇ ਹੱਥ ਵਿਚ ਜਮਾਤ ਵਿਚ ਦੇ ਉਸੀ ਵਿਦਿਆਰਥੀਆਂ ਨੂੰ ਬੁਲਾਏਗਾ ਜਿਹੜੇ ਕੀ ਇਹ ਕਰ ਸਕਦੇ ਹਨ। ਸਾਨੂੰ ਇਸ ਕਿਰਿਆ ਵਿਚ ਸਪਸ਼ਟ ਹੋਇਆ ਹੈ ਕੀ ਉਹ ਚਿੰਤਾ ਤੌਰ ਤੇ ਮੁਕਤ ਅਤੇ ਸਬਰ ਸੰਤੋਖ ਨਾਲ ਇਹ ਭਾਵੇਂ ਹੀ ਅਸੰਭਵ ਸੰਭਵ ਕਰਦੇ ਹਨ। ਇਸ ਵਿਚ ਕੋਈ ਵੀ ਕਾਰਜ ਵਿਸ਼ਾ, ਕੋਰਸ, ਨੌਕਰੀ ਜਾਂ ਆਪਣੇ ਔਖੇ ਕੰਮ ਲਈ ਸਗੋਂ ਉਪਰਕਤ ਗੁਣਾਂ ਨਾਲ ਹੀ ਇਹ ਕਰਦੇ ਹਨ। ਮਾਨਵਤਾ ਅਸਲੀ ਵਿਚ ਮਨੁੱਖ ਦੇ ਮਨੁੱਖ ਹੋਣ ਦੀ ਚਿੱਤ ਨਾਲ ਸੰਬੰਧਿਤ ਵਿਸ਼ਾਲ ਅਰਥਾਂ ਵਾਲੀ ਭਾਵਨਾ ਹੈ। ਜਾਤ, ਧਰਮ, ਨਸਲ, ਲਿੰਗ ਆਦਿ ਵਰਗੀਆਂ ਵੱਡੀਆਂ ਰਹਿਤ ਹੋਰ ਮਨੁੱਖ ਦੀ ਸਦਭਾਵਨਾ ਹੈ। ਇਨਸਾਨੀਅਤ ਵਰੇ ਵਿਵਹਾਰ ਦਾ ਨਾ ਹੀ ਮਾਨਵਤਾ ਹੈ। ਅਜੋਕੇ ਮਸ਼ੀਨੀ ਅਤੇ ਪਦਾਰਥਾਈ ਯੁਗ ਵਿਚ ਹੀ ਇਨਸਾਨ ਨੇ ਇਨਸਾਨੀਅਤ ਦਾ ਅੱਖੋਂ ਪਕਰੇ ਹੋਣਾ ਸੁਪਾਵਿਕ ਹੈ। ਕਿਉਕਿ ਸਾਡੇ ਸਮਾਜ ਵਿਚ ਤਾਣਾ ਥਾਣਾ ਹੀ ਕੁਝ ਹੀ ਇਸੇ ਪ੍ਰਕਾਰ ਮੁਕਾਬਲੇ ਅਧਾਰਿਤ ਪਣ ਚੁਕਾ ਹੈ ਕੀ ਉਹ ਲਗਭਗ ਅਨੇਕਾਂ ਪੱਖਾਂ ਪਰਤਾਂ ਦੇ ਨਾਲ-ਨਾਲ ਭੇਦ-ਭਾਵ ਸ਼ਾਮਲ ਹੋ ਗਿਆ ਹੈ। ਮਨੁੱਖੀ ਸਮਾਜ ਵਿਚ ਇਸ਼ਤਰੀ ਪੁਰਖ ਦੀ ਪਖਤਪਾਤੀ ਸੋਚ ਉਪਰ ਉੱਠ ਕੇ ਉਹਨਾਂ ਦੇ ਵਜੂਦ ਇਸ ਪਾਰ ਸਮਜਦਿਆਂ ਮਾਨਵੀ ਵਿਵਹਾਰ ਖੁਸ਼ਹਾਲ ਜੀਵਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਪਾਠ ਵਿਚ ਕਿਰਿਆ ਵੀ ਮਾਨਵੀ ਸਦਭਾਵਨਾ ਵਿਵਹਾਰ ਨੂੰ ਨੈਤਿਕ ਮੁੱਲਾਂ ਵਿਚ ਸਮਝਿਆ ਜਾਂਦਾ ਹੈ। ਮੰਨ ਲਓ ਤੁਸੀਂ ਇੱਕ ਬੱਸ ਵਿਚ ਬਟਾਲਾ ਚੰਡੀਗੜ੍ਹ ਜਾ ਰਹੇ ਓ। ਤੁਸੀਂ ਸਾਰੀਆਂ ਆਪਣੀਆਂ ਸੀਟਾਂ ਵਿਚ ਰਾਖਵੀਆਂ ਕੋਈ ਪੰਜ ਪੰਜ ਸੋ ਰੁਪਏ ਹਿਸਾਬ ਨਾਲ ਬੱਸ ਸਟੈਂਡ ਤੇ ਜਾਣਾ ਹੈ। ਇਸ ਨਾਲ ਬੱਸ ਦੇ ਦੌਰਾਨ ਇੱਕ ਵਾਰੀ ਚਲਣਾ ਹੈ। ਬੱਸ ਸਾਰੀਆਂ ਸੀਟਾਂ ਦੇ ਪਹਿਲੀਆਂ ਰਾਖਵੀਆਂ ਹੋਣਗੀਆ। ਇਸ ਕਾਰਣ ਸਵਾਰੀਆਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ। ਮੰਨ ਲਓ ਤੁਸੀਂ ਐਤਵਾਰ ਦੇ ਦਿਨ ਆਪਣੇ ਸਾਈਕਲ ਤੇ ਅਤੀ ਗਰਮੀ ਵਿਚ ਪਿੰਡ ਤੋਂ ਬਾਰਾਂ ਕਿਲੋਮੀਟਰ ਦੂਰ ਸ਼ਹਿਰ ਵਿਚ ਮੰਡੀ ਵਿਚ ਸਬਜ਼ੀ ਲੈਣ ਜਾ ਰਹੇ ਓ। ਜਿਸ ਓਥੇ ਜਾਕੇ ਜੋ ਤਾਜ਼ਾ ਸਬਜ਼ੀਆਂ, ਫਲ ਖਰੀਦਣ ਅਤੇ ਦੁਕਾਨ ਵਿਚ ਵੇਚ ਸਕਦੇ ਹੋ। ਦੇਰ ਨਾਲ ਪਹੁੰਚਣ ਤੇ ਦੁਕਾਨਦਾਰੀ ਗ੍ਰਾਹਕ ਘੱਟ ਹੋ ਸਕਦੀ ਹੈ ਪ੍ਰੰਤੂ ਰਾਹ ਵਿਚ ਹੇਠ ਲਿਖੇ ਰਾਹਗੀਰ ਗਰਮੀ ਵਿੱਚ ਪਸੀਨੋ-ਪਸੀਨੀ ਆਪਣੇ ਥਾਂ ਵਿੱਚ ਆਪੋ-ਆਪਣੇ ਬੇਵਸੀ ਦੇ ਨਾਲ ਓਥੇ ਪਹੁੰਚੇ ਹੋਏ ਹਨ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਆਪਣੇ ਜੀਵਨ ਨੂੰ ਮਾਣਦਿਆਂ ਹੋਇਆ ਉਸ ਆਪਣੀ ਵਿੱਚ ਹਰ ਛੋਟੇ ਵੱਡੇ ਮੁਕਾਮ ਤੇ ਅਨੇਕਾਂ ਫੈਸਲਿਆਂ ਵਿੱਚ ਹੀ ਉਹ ਫੈਸਲੇ ਲੈਂਦੇ ਹਨ। ਕਿਸੇ ਵੀ ਫੈਸਲੇ ਦੀ ਨੀਂਹ ਕੋਈ ਵਿਅਕਤੀ ਜਾਂ ਮਨੁੱਖ ਦੇ ਆਤਮ-ਵਿਸ਼ਵਾਸ ਉੱਤੇ ਟਿਕੀ ਹੁੰਦੀ ਹੈ। ਆਤਮ-ਵਿਸ਼ਵਾਸ ਅਸਲ ਵਿੱਚ ਜ਼ਿੰਦਗੀ ਦੀ ਤਰੱਕੀ, ਖੁਸ਼ਹਾਲੀ, ਖੁਸ਼ਹਾਲ ਸੀ।

ਉਹ ਉਸਨੂੰ ਪੂਰਾ ਕਰ ਸਕਦਾ ਹੈ? ਆਤਮ-ਵਿਸ਼ਵਾਸ ਇੱਕ ਅਜਿਹਾ ਯਕੀਨ, ਸਵੈ ਸਮਰਥਾ ਨਾਲ ਹੈ ਜੋ ਉਸਦੇ ਕਿਸੇ ਵੀ ਕੰਮ ਨੂੰ ਕਰਨ ਭਾਵਨਾ ਉਸ ਸੰਬੰਧਿਤ ਇਸ ਭਾਵਨਾ ਦੇ ਸਰ ਤੇ ਜ਼ਿੰਦਗੀ ਦੀ ਬਾਜੀ ਜਿਤੀ ਜਾ ਸਕਦੀ ਹੈ। ਆਮ ਧਾਰਨਾ ਹੈ ਕੀ ਜਦੋਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਸੋਚ ਲਿਆ ਜਾਂਦਾ ਹੈ, ਉਹ ਵਿਅਕਤੀ ਕੰਮ ਨੂੰ ਕਰੇ ਕਰ ਸਕੇਗਾ। ਆਤਮ-ਵਿਸ਼ਵਾਸ ਉਲਟ ਪਹਿਲਾਂ ਹੀ ਸਾਰਿਆਂ ਦਾ ਸ਼ਾਮਿਲ ਹੋ ਜਾਵੇਗਾ। ਹਰ ਛੋਟੇ ਵੱਡੇ ਕੰਮ ਦੀ ਸ਼ੁਰੁਆਤ ਜ਼ਿੰਦਗੀ ਦੇ ਪਹਿਲੇ ਕਦਮ ਨਾਲ ਹੀ ਹੁੰਦੀ ਹੈ। ਇਸ਼ ਦਾ ਕਾਰਨ ਜਿਹੜੀ ਵਿਅਕਤੀ ਆਪਣੇ ਕਦਮ-ਕੀਮਤਾਂ, ਆਤਮ-ਵਿਸ਼ਵਾਸ, ਸਵੈ-ਘੋਸ਼ਣਾ, ਰੱਖਿਆ ਅਤੇ ਸਿਰਜੀ ਵਾਂਗ ਯਤਨ ਕਰਕੇ ਆਪਣੀ ਮੰਜਿਲ ਨੂੰ ਵਧਣਾ ਸ਼ੁਰੂ ਕਰ ਦਿੰਦਾ ਹੈ, ਤੇ ਉਹ ਨਿਸ਼ਚੇ ਆਪਣੀ ਮੰਜਿਲ ਨੂੰ ਸਰ ਕਰਨ ਦੀ ਸਮਰਥਾ ਹੋ ਜਾਂਦੀ ਹੈ। ਇਸ ਪਾਠ ਵਿੱਚ ਆਰੰਭਿਕ ਅਦ-ਕਾਰੀ ਨੂੰ ਅੱਛੀ ਜੀਵਨ ਨਾਲ ਕਰੇਗਾ। ਵਿਸ਼ਵਾਸ ਦੇ ਸਵੈ-ਘੋਸ਼ਣਾ ਰੱਖਦਿਆਂ ਕਿਰਤੀ ਵਾਂਗ ਸੰਜੋਗਿਤ ਕਰਨ ਦਾ ਯਤਨ ਕਰਕੇ ਆਪਣੇ ਮੰਜਿਲ ਵਿੱਚ ਵਧਣ ਦੀ ਅੱਗੇ ਜਾਣਕਾਰੀ ਮਿਲਦੀ ਹੈ। ਉਹ ਨਿਸ਼ਚੇ ਆਪਣੇ ਮੰਜਿਲ ਨੂੰ ਹੀ ਯੋਗ ਕਰਨ ਦੀ ਸਮਰੱਥਾ ਹੋ ਜਾਂਦੀ ਹੈ।

ਆਓ ਕੁਝ ਪੰਜਾਬੀ ਦੇ ਅਧਿਕਾਰ ਦਾ ਜ਼ਿਕਰ ਕਰਦੇ ਹਾਂ, ਜਿਹਨਾਂ ਦੇ ਗਾਇਕੀ, ਸਿੱਖੀ ਅਤੇ ਪ੍ਰੰਤੂ ਅਤੇ ਆਤਮ-ਵਿਸ਼ਵਾਸ ਨਾਲ ਚੰਗੇ ਅਧਿਕਾਰ ਵੀ ਬਣ ਗਏ ਹਨ। ਪੰਜਾਬੀ ਗਾਇਕੀ ਦੇ ਖੇਤਰ ਗੁਰਦਾਸ ਮਾਨ ਵਿੱਚ ਇਹ ਅਹਿਮੀਅਤ ਹੈ। ਪੰਜਾਬੀ ਭਾਸ਼ਾ ਗੁੜਤੀ ਰਾਹੀਂ ਪੰਜਾਬੀ ਦੇ ਹਰਮਨ ਪਿਆਰੇ ਗਾਇਕ ਕੇਵਲ ਗਾਇਕੀ ਵਿੱਚ ਹੀ ਨਾਮਣਾ ਹੀ ਨਹੀਂ ਖਟਿਆ ਸਗੋਂ ਆਪਣੇ ਆਤਮ-ਵਿਸ਼ਵਾਸ ਨਾਲ ਪੰਜਾਬੀ ਅਦਾਕਾਰੀ ਵੀ ਪੈਰ ਧਾਰਾ ਕੀਤੀ ਜਾਂਦੀ ਹੈ। ਇਸ ਨਾਲ ਗੁਰਦਾਸ ਮਾਨ ਕਈ ਪੰਜਾਬੀ ਫ਼ਿਲਮਾਂ ਵਿੱਚ ਸਫਲ ਨਾਇਕ ਵਜੋਂ ਉੱਭਰ ਕੇ ਸਾਮਣੇ ਆਏ ਹਨ। ਮੌਜੂਦਾ ਪੰਜਾਬੀ ਗਾਇਕਾਂ ਦੀ ਦੌੜ ਤੇ ਇੱਕ ਹੋਰ ਪੰਜਾਬੀ ਗਾਇਕ

ਨਾਮੀ ਪੰਜਾਬੀ ਫ਼ਿਲਮਾਂ ਨਾਇਕਾ ਵਿੱਚ ਗਾਇਕ ਬਣ ਗਿਆ ਹੈ। ਪੰਜਾਬੀ ਦੇ ਵਿਸ਼ਵ ਪ੍ਰਸਿੱਧ ਪਹਿਲਵਾਨਾਂ ਦਾਰਾ ਦਾ ਅੰਤਮ ਵਿਸ਼ਵਾਸ ਵੀ ਮਿਸਾਲ ਦੀ ਇਸ ਵਿਸ਼ਵਾਸ ਪ੍ਰਸਿੱਧ ਪਹਿਲਵਾਨ ਨੇ ਕਦੇ ਸੋਚਿਆ ਵੀ ਨਹੀਂ ਸੀ ਕੀ ਇਹ ਸਫਲ ਉਸਦਾ ਅਦਾਕਾਰ ਬਣ ਜਾਵੇਗਾ। ਮੌਕਾ ਮਿਲਣ ਤੇ ਆਪਣੇ ਸਵੈ ਭਰੋਸੇ ਨਾਲ ਇੱਕ ਹਰਮਨ ਪਿਆਰਾ ਅਦਕਾਰ ਵੀ ਬਣ ਗਿਆ ਹੈ। ਉਹਨਾਂ ਦੀ ਅਦਾਕਾਰੀ ਕੇਵਲ ਫ਼ਿਲਮਾਂ ਵਿੱਚ ਹੀ ਸਫਲ ਨਹੀਂ ਹੁੰਦੀ ਸਗੋਂ ਇਹ ਸਾਲਾਂ ਬੰਦੀ ਚੱਕਰ ਵੀ ਪਵੇਗਾ। ਸਵੈ-ਵਿਸ਼ਵਾਸ ਨਾਲ ਕੀਤੇ ਗਏ ਦ੍ਰਿੜ ਇਰਾਦੇ ਕਦਮ-ਕਦਮ ਤੇ ਚਲ ਕੇ ਧਰਤੀ ਨਾਲ ਵੀ ਮਨੁੱਖ ਦਾ ਮੁਕਾਮ ਹਾਸਲ ਕਰ ਸਕਦਾ ਹੈ। ਦੁਨੀਆਂ ਦਾ ਮਨੁੱਖ ਸਭ ਤੋਂ ਮਨੁੱਖ ਵਿੱਚ ਕੋਈ ਨਾ ਕੋਈ ਰੌਲ ਅਦਾ ਹੁੰਦਾ ਹੈ। ਅਸਲ ਵਿੱਚ ਮਨੁੱਖ ਦੀਆਂ ਵੱਖ-ਵੱਖ ਅਦਾਵਾਂ

ਵਿਸ਼ੇ ਕਰਦੀ ਹੈ। ਪਹਿਲੇ ਸਮੂਹ ਵਿੱਚ ਵਿਦਿਆਰਥੀ ਤੇ ਸਾਮਣ ਆਵੇਗਾ ਕੀ ਉਹ ਹੱਸ-ਹੱਸ ਕੇ ਆਪਣਾ ਪੇਟ ਦੁਖਣ ਲਾ ਦਿੰਦਾ ਹੈ, ਕੀ ਉਹ ਕਿੰਨਾ ਕ ਖੁਸ਼ ਰਹਿੰਦਾ ਹੈ, ਕੀ ਉਹ ਕਿੰਨਾ ਜ਼ਿਆਦਾ ਕਿੰਨਾ ਖੁਸ਼ ਰਹਿੰਦਾ ਹੈ ਅਤੇ ਕਿੰਨਾ ਜ਼ਿਆਦਾ ਉਹ ਉਦਾਸ ਰਹਿੰਦਾ ਹੈ। ਇਸ ਕਿਰਿਆ ਵਿੱਚ ਪਹਿਲੇ ਦੜ ਵਿੱਚ ਲਗਭਗ ਸਾਰੇ ਵਿਦਿਆਰਥੀ ਦੁਹਰਾਈ ਕੀਤੀ ਜਾਵੇਗੀ। ਇਸ ਕਿਰਿਆ ਵਿੱਚ ਜਸਜਸ ਸੰਬੰਧੀ ਵਿਦਿਆਰਥੀ ਆਪਣੀ ਜਮਾਤ ਵਾਲੀ ਜਗਾ ਅਤੇ ਬੈਠ ਜਾਵੇਗਾ ਤੇ ਉਸ ਨੂੰ ਹੱਸਣ ਦੀ ਅਦਾਕਾਰੀ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ, ਤੇ ਮੇਰਾ ਪਿੰਡ ਕੁੰਬੜਾ ਹੈ ਜੋ ਕਿ SAS ਨਗਰ ਮੁਹਾਲੀ ਵਿੱਚ ਪੈਂਦਾ ਹੈ ਅੱਜ ਮੈਂ ਤੁਹਾਨੂੰ ਕੰਪਿਊਟਰ ਦਾ ਯੁੱਗ ਕੰਪਿਊਟਰ ਦੇ ਯੁੱਗ ਬਾਰੇ ਹੀ ਦੱਸਣ ਜਾ ਰਿਹਾ ਹਾਂ ਅਦਭੁਤ ਤੇ ਲਾਸਾਨੀ ਮਸ਼ੀਨ ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਵਿੱਚ ਇੱਕ ਅਦਭੁਤ ਤੇ ਲਾਸਾਨੀ ਦੇਣ ਹੈ, ਇਹ ਇੱਕ ਅਜਿਹੀ ਮਸ਼ੀਨ ਹੈ, ਜਿਹੜੇ ਸਾਡੇ ਘਰਾਂ, ਦਫ਼ਤਰਾਂ, ਕਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਭਿੰਨ-ਭਿੰਨ ਖੇਜ ਅਤੇ ਵਿਸ਼ਲੇਸ਼ਣ ਕੇਂਦਰਾਂ designing ਪੁਲਿਸ ਕੇਂਦਰਾਂ ਫ਼ੌਜ ਵਿੱਦਿਅਕ ਤੇ ਅਦਾਰਿਆ ਦੇ graphics ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ ਆਮ ਵਰਤੀ ਜਾਣ ਵਾਲ, ਜਿੱਥੇ ਪੈਟਰੋਲ, ਕਾਲ ਗਿਆਰਾਂ ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਉੱਥੇ ਕੰਪਿਊਟਰ ਉਸਦੇ ਦਿਮਾਗ਼ ਤੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸਦੇ ਗਿਆਨ ਅਤੇ ਜਾਗਰੂਕ ਵਿੱਚ ਕਰਨ ਦੀ ਉਸਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ ਅਚੂਕ ਤੇ ਬਹੁਪੱਖੀ ਸਾਮਗਰੀ ਪ੍ਰਦਾਨ ਕਰਦਾ ਹੈ ਸੰਭਾਵਨਾਵਾਂ, ਭਾਰਤੀ ਜੀਵਨ ਵਿੱਚ ਕੰਪਿਊਟਰ ਨੂੰ ਪ੍ਰਵੇਸ਼ ਕੀਤਿਆਂ ਅਤੇ ਮਸਾਂ ਡੇਢ ਦਾ ਦਹਾਕਾ ਕੀਤੀਆਂ, ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਥਾਂ ਬਣਾ ਲਿਆ ਹੈ, ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵੱਲ ਖਿੱਚੇ ਨਹੀਂ ਜਾਂਦੇ ਸਗੋਂ ਬੱਚੇ ਅਤੇ ਬੁੱਢੇ ਵੀ ਇਸ ਵੱਲ ਜਾਣ ਰਹਿੰਦੇ ਹਨ,

ਕੰਪਿਊਟਰ ਬਾਰੇ ਚਲ ਰਿਹਾ ਦਿਖਾਈ ਦੇਵੇਗਾ ਅੱਜ ਅਸੀਂ ਆਪਣੇ ਘਰਾਂ ਵਿੱਚ ਅਜਿਹੀਆਂ ਕੰਪਿਊਟਰੀ ਮਸ਼ੀਨਾਂ ਦੇਖਦੇ ਹਾਂ, ਜਿਨ੍ਹਾਂ ਕਰਕੇ ਸਾਨੂੰ ਆਪਣੇ ਬਾਥਰੂਮ ਵਿੱਚ

ਜੋ ਕੰਮ ਖ਼ਤਮ ਹੋਣ ਮਗਰੋਂ ਆਪਣੇ ਆਪ ਬੰਦ ਹੋ ਜਾਂਦੇ ਹਨ, ਕੁੱਝ ਸਮੇਂ ਤਕ ਬਹੁਤ ਤੁਹਾਡੇ ਬੈਡਰੂਮਾਂ ਵਿੱਚ ਅਜਿਹਾ ਪ੍ਰਬੰਧ ਹੋ ਜਾਵੇਗਾ ਕਿ ਸਾਡੇ ਬਿਮਾਰ ਹੋਣ ਤੇ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 ਸ਼ਿਕੰਜਵੇਂ ਵਿੱਚ ਜਕੜ ਦਿੰਦਾ ਹੈ ਕੰਪਿਊਟਰ ਕੀ ਹੈ ਕੰਪਿਊਟਰ ਇ`ਕ ਅਜਿਹੀ electronic ਮਸ਼ੀਨ ਹੈ ਜਿਸਦੇ ਤਿੰਨ ਭਾਗ ਹੁੰਦੇ ਹਨ, ਆਦਾਨ ਭਾਗ,

ਲੋੜੀਂਦਾ ਨਤੀਜੇ ਕੱਢ ਕੇ ਦਿੰਦਾ ਹੈ ਕੇਂਦਰੀ ਭਾਗਾਂ ਨੂੰ central processing unit ਆਖਿਆ ਜਾਂਦਾ ਹੈ ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ, ਕੰਪਿਊਟਰ ਦੀ ਆਦਾਨ ਇਕਾਈ card ਜਾਂ paper Tape reader ਚੁੰਬਕੀ tap, keyboard, disc, floppy disc, optical ਕਿਸੇ ਵੀ ਜਾਂ ਇੱਕ ਤੋਂ ਬਹੁਤੀਆਂ ਜੁਗਤਾਂ ਵਿੱਚ ਵਰਤੋਂ ਕਰਦੀ CPU ਦੇ-ਨਿਯੰਤਰਨ ਇਕਾਈ LU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 ਦੇ ਅੰਗਾਂ ਨੂੰ hardware ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਕਿਸੇ ਕਿਸੇ ਕੰਪਿਊਟਰ ਵਿੱਚ ਚਲਦਾ ਹੈ software ਆਖਿਆ ਜਾਂਦਾ ਹੈ, ਇਹ ਬਹੁਤ ਹੀ ਵੱਡੀ ਹੀ ਮਸ਼ੀਨ ਹੈ, ਇਹ ਅੱਜ ਕੱਲ੍ਹ ਇਨਸਾਨ ਦੇ ਦਿਮਾਗ ਤੋਂ ਵੀ ਜ਼ਿਆਦਾ ਤੇਜ਼ ਚੱਲਦੀ ਹੈ ਕੰਪਿਊਟਰ ਦਾ ਵਰਤਮਾਨ ਰੂਪ ਕੀ ਹੈ ਕੰਪਿਊਟਰ ਦਾ ਵਰਤਮਾਨ ਰੂਪ ਬਾਰੇ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਹਾਂ, ਕੰਪਿਊਟਰ ਦਾ ਵਰਤਮਾਨ ਰੂਪ ਇੱਕ ਮਨੁੱਖ ਦੇ ਆਪਣੇ ਹਿਸਾਬ-ਕਿਤਾਬ ਅਤੇ ਕੰਮ ਨੂੰ ਸੌਖਾ ਕਰਨ ਲਈ ਸਦੀਆਂ ਜੱਦੋਂ ਹੀ ਮਗਰੋਂ ਹੋਂਦ ਵਿੱਚ ਆਇਆ ਅੱਜ-ਕਲ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ ਤੇ ਪੰਜਵੀਂ ਪੀੜ੍ਹੀ ਕੰਪਿਊਟਰਾਂ ਨਾਲ ਹੀ ਨਿੱਜੀ ਕੰਪਿਊਟਰ ਉੱਨੀ ਸੌ ਚੁਰਾਸੀ ਵਿੱਚ ਹੋਂਦ ਵਿੱਚ ਆਇਆ ਇਸਦਾ ਸੰਬੰਧ ਪੰਜਵੀਂ ਪੀੜ੍ਹੀ ਵਿੱਚ ਹੈ, ਨਾਲ ਹੈ, ਹੁਣ ਜਾਪਾਨ ਵਿੱਚ ਛੇਵੀਂ ਪੀੜੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ, ਖ਼ਿਆਲ ਹੀ ਖ਼ਿਆਲ ਜਲਦੀ ਹੀ ਅਸੀਂ ਇਸ ਪੀੜੀ ਨੂੰ ਕੰਪਿਊਟਰ ਦੇ ਆਮ ਮਿਲਣਗੇ, ਜਿਨ੍ਹਾਂ ਵਿਚ ਬੋਲਣ, ਸੋਚਣ, ਸਮਝਣ, ਫ਼ੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀ ਯੋਗਤਾਵਾਂ ਹੋਣਗੀਆਂ, ਕੰਪਿਊਟਰ ਦੀ ਦੇਣ, ਮਨੁੱਖੀ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸ਼ਹਾਲੀ ਵਿੱਚ ਇੰਨਾ ਵਧੇਰੇ ਹਿੱਸਾ ਪਾਇਆ, ਜਿੰਨਾਂ ਕੰਪਿਊਟਰਾਂ ਨੇ ਪਾਇਆ ਹੈ, ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿਟ ਛਾਪ ਲਾ ਚੁੱਕਾ ਹੈ ਆਮ ਵਰਤੋਂ ਵਿੱਚ ਆਉਣ ਵਾਲਾ ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਘਰੇਲੂ ਯੰਤਰ ਹੋ ਗਿਆ ਹੈ, ਕੰਪਿਊਟਰ ਨੇ ਮਨੁੱਖਾਂ ਦੀ ਦਿਮਾਗੀ ਸ਼ਕਤੀ ਵਿੱਚ ਗੁਣਾ ਵਾਧਾ ਕੀਤਾ ਹੈ, ਕੰਪਿਊਟਰ ਹਿਸਾਬ ਰੱਖਣ ਵਿੱਚ, ਸੂਚਨਾਵਾਂ, ਜਾਣਕਾਰੀ ਇਕੱਠੀ ਕਰਨ ਵਿੱਚ ਉਸ ਨੂੰ ਯਾਦ ਰੱਖਣ ਵਿੱਚ ਸੌ ਪ੍ਰਤੀਸ਼ਤ ਯਕੀਨੀ ਦਾ ਵਫ਼ਾਦਾਰ ਸੇਵਕ ਹੈ, ਅਣਗਿਣਤ ਬਿਨਾਂ ਥਕਾਵਟ ਤੋਂ ਹੋ ਜਾਂਦਾ ਹੈ, ਵੱਡੇ ਉਦਯੋਗਿਕ ਕੇਂਦਰਾਂ ਵਿੱਚ ਇਹ ਸਵੈੈ ਚਾਲਕ ਅਤੇ ਸਵੈ ਕਾਰਜਾਂ ਨਾਲ ਮਨੁੱਖ ਹੀ ਮਦਦ ਕਰਦਾ ਹੈ ਸੰਚਾਰ ਦੇ ਕੰਪਿਊਟਰ ਵਿੱਚ network ਬਾਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕੰਪਿਊਟਰ network ਦੇ ਦੁਨੀਆਂ ਵਿੱਚ ਸੰਸਾਰ ਦੇ network ਕ ਕ੍ਰਾਂਤੀਕਾਰ ਤੇਜ਼ੀ ਤੇ ਹੈ। ਇਸ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਹੈ, ਸੰਚਾਰ ਸਾਧਨ, ਕੰਪਿਊਟਰ network ਤਿੰਨ ਰੂਪਾਂ ਵਿੱਚ ਵੰਡਿਆ ਜਾ ਰਿਹਾ ਹੈ ਇਸਨੂੰ LAN ਕਿਹਾ ਜਾਂਦਾ ਹੈ, ਤੇ MAN ਕਿਹਾ ਜਾਂਦਾ ਹੈ LAN ਤੋਂ ਭਾਵ Local area network ਹੈ, ਇਸ ਵਿੱਚ ਕਿਸੇ ਇੱਕ company ਨੇ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਤੇ ਕੰਪਿਊਟਰ ਆਪਸ ਜੁੜੇ ਹੁੰਦੇ ਹਨ MAN ਤੋਂ ਭਾਵ network ਹੈ, ਜਿਸ ਵਿੱਚ ਕਿਸੇ ਵੀ ਅਦਾਰੇ ਜਾਂ company ਜਾਂ ਵੱਖ-ਵੱਖ ਸ਼ਹਿਰਾਂ ਦੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਕੰਪਿਊਟਰਾਂ ਆਪਸ ਵਿੱਚ ਜੁੜੇ ਹੁੰਦੇ ਹਨ, ਜਿਵੇਂ ਸਾਡੇ ਦੇਸ਼ ਦੇ ਰੇ railway station Booking ਕੰਪਿਊਟਰ ਅਤੇ bank ਆਪਸ ਵਿੱਚ ਜੁੜੇ ਹੋਏ ਹਨ WAN ਤੋਂ ਭਾਵ ਹੈ wide area network ਇਸ ਵਿੱਚ ਸਾਰੀ ਦੁਨੀਆਂ ਦੇ ਕੰਪਿਊਟਰ ਆਪਸ ਚ ਜੁੜੇ ਹੁੰਦੇ ਹਨ ਇਸ ਨੂੰ network ਕਿਹਾ ਜਾਂਦਾ ਹੈ ਇਸ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਭਰਿਆ ਹੋਇਆ ਹੈ ਇਸਦੇ ਨਾਲ ਨਾਲ ਵਪਾਰਕ ਮਹੱਤਵਪੂਰਨ ਦੇ ਨਾਲ ਨਾਲ ਇਸ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ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

ਦੇ ਹਿਸਾਬ ਤੇ ਚੀਜ਼ਾਂ ਦੇ stock ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿੱਚ ਦੇ ਦਿੰਦਾ ਹੈ, ਇਸ ਤੋਂ ਇਲਾਵਾ ਰਿਪੋਰਟਾਂ ਤੋਂ ਹੋਰ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ, ਕੰਮ ਕਾਰ ਦੇ ਸਥਾਨਾਂ ਉੱਪਰ ਪ੍ਰਭਾਵ, ਕੰਪਿਊਟਰ ਦਾ ਸਭ ਤੋਂ ਬਹੁਤ ਪ੍ਰਭਾਵ ਆਮ ਕੰਮ ਕਾਜ ਹੈ, ਸਥਾਨ ਉੱਤੇ ਫਟਕੀਆਂ ਵਿੱਚ ਕਪਿਊਟਰ ਨੇ ਵੱਡੇ ਵੱਡੇ ਗੁੰਝਲਦਾਰ ਕੰਮਾਂ ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਫੈਕਟਰੀਆਂ ਵਿੱਚ ਇਨ੍ਹਾਂ ਨਾਲ ਨਿਯੰਤਰਨ, ਨਿਰੀਖਣ ਵਿੱਚ ਸੁਧਾਰ ਹੋਇਆ, ਜਿਸ ਨਾਲ ਉਤਪਾਦਨ ਵਧੀਆ ਹੈ, ਇਸ ਨਾਲ ਖ਼ਰੀਦ ਦਾ ਅਤੇ ਕਾਮਿਆਂ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ਹੈ।

Engineering ਹਿਸਾਬ-ਕਿਤਾਬ ਰੱਖਣ, ਛਪਾਈ ਅਤੇ ਵਪਾਰ ਆਦਿ ਖੇਤਰਾਂ ਵਿੱਚ ਉੱਨਤੀ ਦੇ ਕੰਪਿਊਟਰ ਨਾਲ ਸੰਭਵ ਨਹੀਂ ਹੋਇਆ ਹੈ ਕੰਪਿਊਟਰ ਦੇ ਮਸ਼ੀਨੀ ਵਿੱਚ report ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਹਨ Robot ਬਹੁਤ ਹੀ ਖ਼ਤਰਨਾਕ ਅਤੇ ਔਖੇ ਹੁੰਦੇ ਹਨ ਜਿਸਦੇ ਬਿਨਾਂ ਝਿਜਕ ਕਰਦੇ ਹਨ ਕੰਪਿਊਟਰ ਸੰਚਾਲਿਤ ਛੋਟੇ robot ਕਾਰ ਵਿੱਚ ਲਾਏ ਗਏ ਹਨ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 ਜੋ ਕਿ ਸੌਂਦਾ ਨਹੀਂ ਹੈ, ਇਹ ਸੰਘਣੇ ਜੰਗਲੇ ਦੇ ਖੇਤਰਾਂ ਵਿੱਚੋਂ ਲੰਘ ਚੁੱਕਿਆ ਹੈ, ਰੋਗੀਆਂ ਦੀ ਅਪਾਹਿਜਾਂ ਦੀ ਸਹਾਇਕ ਹਸਪਤਾਲਾਂ ਵਿਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ, ਦਿਲ ਦੀ ਧੜਕਣ ਵਿੱਚ ਗੜਬੜ ਪੈਣ ਉੱਤੇ, ਜਾਂ ਝਟਪਟ ਅਲਰਾਮ ਦਿੱਤਾ ਜਾਂਦਾ ਹੈ duty ਵਾਲੇ ਵਿਅਕਤੀ ਚੇਤੰਨ ਕਰ ਕੰਪਿਊਟਰ ਦੀ ਸਹਾਇਕ ਨੂੰ ਚੱਲਣ ਦਾ scanning ਯੰਤਰ ਮਰੀਜ਼ ਨੂੰ ਅੰਦਰੂਨੀ ਹਿੱਸਿਆਂ ਵਿੱਚ Photo ਲੈ ਕੇ ਸਰੀਰ ਦੇ ਅੰਦਰਲੇ ਵਿਚਾਰਾਂ ਨੂੰ ਤੁਰੰਤ doctor ਦੇ ਕੋਲ ਪੇਸ਼ ਕਰਦਾ ਹੈ micro ਕੰਪਿਊਟਰ ਅਪਾਹਿਜ ਲੋਕਾਂ ਲਈ ਬੜਾ ਸਹਾਇਕ ਸਾਬਤ ਹੈ ਹੋਰ ਖੇਤਰਾਂ ਵਿੱਚ ਸਹਾਇਕ ਪੱਛਮੀ ਦੇਸ਼ਾਂ ਵਿੱਚ ਕੰਪਿਊਟਰ ਦਿਲ-ਪਰਚਾਵੇ ਦੇ ਸਾਧਨ ਵਜੋਂ ਕੰਪਿਊਟਰ ਲਈ ਵਰਤਿਆ ਜਾਂਦਾ ਹੈ video cassette ਤਰ੍ਹਾਂ ਦੀਆਂ ਕਈ ਪ੍ਰੋਗਰਾਮ ਮਿਲਦੇ ਹਨ ਕੰਪਿਊਟਰ ਤੁਹਾਨੂੰ ਗਣਿਤ, ਭੌਤਿਕ ਵਿਗਿਆਨ,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 ਕੰਪਿਊਟਰ ਬੈਂਕਾਂ ਵਿੱਚ ਬਹੁਤ ਹੀ ਜ਼ਿਆਦਾ ਆਦਾਨ-ਪ੍ਰਦਾਨ ਹਨ, ਧੰਨਵਾਦ ਜੀ। ਤੇ ਫਿਰ ਓਵੀ ਦੱਸਦੀ ਓਨੁਕੈਂਦੀ ਕਿ ਤੂੰ ਨਾ ਆਪਣੀ ਹਿੰਮਤ ਹਰ ਤੂੰ ਕਰ ਸਕਦੀ ਤੂੰ ਲੜ ਸਕਦੀ ਤੂੰ ਕੋਸ਼ਿਸ਼ ਕਰ ਫਿਰ ਓਇ ਕੈਂਦੀ ਕੇ ਉਹ ਤੇ ਚਲਾ ਗਿਆ. ਹੁਣ ਤੇ ਚਲਾ ਗਿਆ ਹੁਣ ਮੈਂ ਕਾਲੀ ਕਲ ਮੈਂ ਗਈ ਵੀ ਸ ਕਿਦ੍ਹੇ ਮੈਂ ਕਾਲੀ ਕੀਵੇ ਕੇਰਾ ਤਾ ਉਹ ਕੈਂਦੀ ਕੇ ਤੂੰ ਕੋਸ਼ਿਸ਼ ਤੇ ਕਰ ਤੂੰ ਐਟਹੁ ਨਿਕਲ ਰਸਤੇ ਆਪਣੇ ਆਪ ਬਣ ਜਾਨ ਦੇ ਤੂੰ ਐਟਹੁ ਤੇ ਨਿਕਲਣ ਦੀ ਕੋਸ਼ਿਸ਼ ਕਰ. ਫਿਰ ਉਠੁ ਦੈਹਕਦੀ ਹੈ ਵੀ ਉਹ ਹੋਰ ਜੇਰਾ ਲਾਵੇ ਕਿੱਧਰ ਵਾਰ ਜਾਂਦਾ ਕਿਥੇ ਹੈ ਉਨ੍ਹੇ ਕਿੱਧਰ ਕਿੱਧਰ ਕਿਰਿਆ ਹੋਇਆ ਸੁਮੰਦਰ ਦੀ ਮੈਂ ਕਿਸ ਜਗਾਹ ਤੂੰ ਮੈਂ ਨਿਕਲ ਸਕਦੀਆਂ.

ਅਗੇ ਜਾਂਦੀ ਹੈ ਉਹ ਲੈਕਤੀ ਤੇ ਓਥੇ ਪੋਂਛ ਜਾਂਦੀ ਹੈ ਜਿਥੇ ਉਹ ਲੈਤੀ ਹੋਂਦਿਆ ਉਹ ਇਕ ਇਸਲੈਂਡ ਬਣਿਆ ਹੋਂਦ ਪਾਰ ਓਥੇ ਕਾਲ ਪੈ ਗਿਆ ਹੋਂਦ ਹਰਿਆਲੀ ਨਾਈ ਹੋਂਦੀ ਤੇ. ਫਿਰ ਓਥੇ ਜਾ ਕੇ ਐਨਾ ਨੂੰ ਮੋਈ ਨੂੰ ਵੀ ਇਹਸਾਸ ਹੋਇਆ ਹੋਂਦ ਮੋਈ ਨੂੰ ਵੀ ਇਹਸਾਸ ਹੋ ਜਾਂਦਾ ਵੀ ਮੈਂ ਨੀ ਓਢਿ ਮਦਦ ਕਰਨੀ ਹੈ ਤੇ ਮੈਂ ਜਾ ਗਏ ਕੁਦਰਤੀ ਗੱਲ ਵੀ ਇਚਾਰੁ. ਸੁਮੰਦਰ ਨਿੱਤ ਫਿਰ ਮੁਤਲਿਬ ਉਹ ਆਪਣੇ ਆਪ ਬਣ ਕੇ ਉਹ ਓਥੇ ਆਵੇ ਫਿਰ ਉਹ ਕੈਨਡਾ ਵੀ ਮੈਂ ਲੜਦਾ ਕੋਈ ਗੱਲ ਨੀ ਜੇਰਾ ਵੀ ਮਾਸਟ ਅਗੇ ਹਤੇਮ ਵੀ ਹੋ ਗਿਆ ਫਿਰ ਮੈਂ ਲਾਰਾ ਗਏ ਉਹ ਫਿਰ ਉਹ ਦਾਨਵ. ਓਨਾ ਤੇ ਵਾਰ ਕਰਦਾ ਓਨੀ ਡਾਰੇ ਤਕ ਓਨਾ ਨੂੰ ਜਾਨ ਨਾਈ ਦੇਂਦਾ ਓਨਾ ਤੇ ਵਾਰ ਕਰਦਾ ਫਿਰ ਉਹ ਆਪਣਾ ਤੀਸਰਾ ਵਾਰ ਵੀ ਯੋਧੇ ਤੇ ਕਰਦਿਆਂ ਯੋਧਾ ਬਰਮਾਸ ਹਾਤਿਮ ਹੋ ਜਾਂਦਾ ਉਹ ਜਿੱਤ ਨਾਈ ਪੈਂਦਾ. ਓਥੇ ਹਰ ਜਾਂਦਾ ਹੈ ਉਹ ਫਿਰ ਉਹ ਲਿਟ ਉਹ ਐਨੇ ਛ ਮੋਣਾ ਓਥੇ ਜਾਂਦੀਆਂ ਲੈਕਤੀ ਕੋਲ ਓਥੇ ਜਾ ਕੇ ਦਿਖਦੀਆਂ ਵੀ ਓਢਿ ਦਿਲ ਦੀ ਜਿਥੇ ਦਿਲ ਰੱਖਣਾ ਹੋਂਦ. ਓਢਿ ਜਗ੍ਹਾ ਨਾਈ ਹੋਂਦੀ ਓਥੇ ਓਨੁ ਸਮਾਜ ਨਾਈ ਆਉਂਦੀ ਇਹ ਹਾਤਿਮ ਹੋਂਦੀ ਲੁਕਤੀ ਗਈ ਕਿਥੇ ਤੇ ਹੁਣ ਮੈਂ ਆਪਣਾ ਦਿਲ ਕਿਥੇ ਰਾਖਾ ਗਈ ਫਿਰ ਉਹ ਜਾ ਵਾਪਿਸ ਆਉਂਦੀ ਉਠੁ ਉਹ ਦਾ ਨਾਲ ਓਨੁ ਦਿਖਦੀਆਂ. ਫਿਰ ਓਨੁ ਜਦ ਤੀਆਂ ਨਾਲ ਦਿਖਦੀਆਂ ਓਨੁ ਇਹਸਾਸ ਹੋਂਦ ਪਤਾ ਲੱਗਦਾ ਵੀ ਉਹ ਜੇਰਾ ਦਾਨਵ ਹੈ ਉਹ ਦਾਨਵ ਲਿਫਤਿਹੀ ਹੈ ਵੀ ਉਹ ਸ਼ਾਇਦ ਆਪਣੇ ਗੁਸੇ ਨਾਲ. ਓਦੇ ਨਾਲ ਓਨੁ ਲੱਗਦਾ ਪਤਾ ਵੀ ਇਹ ਵੀ ਇਹ ਦਾਨਵ ਬਣ ਗਈ ਹੈ ਪਾਰ ਇਹ real ਛ ਦਾਨਵ ਨਾਈ ਹੈ ਕੁਲਿਪਤੀ ਹੀ ਹੈ ਉਹ ਆਪਣਾ ਸਾਮਣਾ ਕਰਦਿਆਂ ਓਨੁ ਆਪਣੇ ਨਜ਼ਦੀਕ ਬੁਲੰਦੀਆਂ. ਦਾਨਵ ਨੂੰ ਉਹ ਨਜ਼ਦੀਕ ਆਉਂਦੀ ਹੈ ਉਹ ਦਰਦੀ ਬਿਨਾ ਡਾਰੇ ਜਾਦੂ ਉਹ ਬਿਲਕੁਲ ਨਜ਼ਦੀਕ ਆਉਂਦੀ ਉਹ ਦਿਲ ਓਦੇ ਦਿਲ ਤੇ ਨਰਾਜ਼ ਹੋਂਦੀ. ਤੇ ਇਕ ਡੈਮ ਦਾਨਵ ਤੂੰ ਲਿਫੇਕ ਕੇ ਬਣ ਜਾਂਦੀਆਂ ਫਿਰ ਓਨਾ ਨੂੰ ਮੋਈ ਓਨਾ ਤੂੰ ਮਾਫੀ ਮੰਗਦਾ ਮਾਫੀ ਮੰਗਦਾ ਵੀ ਮੈਨੂੰ ਮਾਫ ਕਾਰਡੀਓ ਕ ਮੈਂ ਟਾਡਾ ਚੁਰਾਇ ਪਾਰ ਮੈਂ ਮਾਫੀ ਮੰਗਦਾ ਵੀ ਮੈਨੂੰ ਮਾਫ ਕਾਰਡੀਓ ਕ ਮੈਂ ਟਾਡਾ ਚੁਰਾਇ ਪਾਰ ਮੈਂ ਗ਼ਲਤ ਮਕਸਦ ਨਾਲ ਨੀ ਸੀ ਚੁਰਾਇ. ਤੇ ਹੁਣ ਮਾਫ ਕਰ ਦੇਂਦੀਆਂ ਮਾਫ ਕਰ ਕੇ ਫਿਰ ਉਹ ਓਨੁ ਓਨੁ ਜੇਰਾ ਓਦਾਂ ਹੋਂਦ ਓਨੁ ਇਕ ਦੇ ਰੂਪ ਛ ਸੁੰਡੀ ਇਹ. ਤੇ ਓਨੁ ਓਦਾਂ ਡੰਮਸਟਰ ਵੀ ਵਾਪਿਸ ਮਿਲ ਜਾਂਦਾ ਤੇ ਸਾਰੇ ਪਾਸੇ ਹਰਿਆਲੀ ਹਰਿਆਲੀ ਹੋ ਜਾਂਦੀਆਂ ਫਿਰ ਓਥੇ ਓਨਾ ਨੂੰ ਆਪਣੇ ਵਾਪਿਸ ਦਾਇਸ਼ ਪਜੇਡੀਏ ਤੇ ਜਾਦੂ ਆਪਣੇ ਵਾਪਿਸ ਦਾਇਸ਼ ਜਾਂਦੇ ਨੇ. ਦੇਸ਼ ਜਾ ਕੇ ਓਦਾਂ ਪਿਯੋ ਸਬ ਓਨਾ ਨੂੰ ਬਾਰੇ ਖੁਸ਼ ਹੋ ਕੇ ਮਿਲਦੇ ਨੇ ਵੀ ਮੇਰੀ ਮੇਰੀ ਬੇਟੀ ਨੇ ਮੁਤਲਿਬ ਐਨਾ ਵਾਡਾ ਕਾਮ ਕੀਤਾ ਸਾਰੀਆਂ ਦੀ ਜਾਨ ਬਚਾ ਲਈ ਤੇ ਐਨੇ. ਸਬ ਓਨੁ ਸ਼ਾਬਾਸ਼ੀ ਦੇਂਦੇ ਨੇ ਤੇ ਉਹ ਖੁਦ ਐਨਾ ਖੁਸ਼ ਹੋਂਦੀ ਹੈ ਫਿਰ ਉੱਗ ਦੁਵਾ ਰਾਜਾ ਹਾਫਕੀ ਕਰ ਜਾਂਦੇ ਨੇ ਦੁਵਾ ਰਾਜਾ ਹਾਜੀ ਬਾਣੀ ਕੇ ਫਿਰ ਉਹ ਜਾਂਦੇ ਨੇ. ਦੁਵਾ ਰਾਜਾ ਹਰ ਚਲਾਂਦੇ ਨੇ ਫਿਰ ਓਨਾ ਦਾ ਕੋਈ ਨੁਕਸਾਨ ਨੀ ਹੋਂਦ. ਇਸਤਰਾਂ ਕਹਾਣੀ ਦਾ end ਹੋ ਜਾਂਦਾ ਉਸ ਤੂੰ ਬਾਅਦ ਇਕ ਹੋਰ ਕਹਾਣੀ ਲਿਖੀ ਨੇ ਇਹ ਕਹਾਣੀ ਇਕ ਬਿਲਕੁਲ ਸਜਦੀ ਇਕ ਪਾਰਿ ਦੀ.

ਇਕ ਬੱਚੀ ਦੇ ਤੋਰ ਤੇ ਮਿਲਦੀਆਂ ਇਕ ਪਰੀਆਂ ਦਾ ਦੇਸ਼ ਹੋਂਦ ਓਥੇ ਛੋਟੀ ਛੋਟੀ ਪਰੀਆਂ ਹੋਂਦਿਆ ਫੂਲਾ ਦੀਆ ਪਰੀਆਂ ਹੋਂਦਿਆ ਛੋਟੀ ਛੋਟੀ ਜਾਨਵਰ ਦੀਆ ਪਰੀਆਂ ਹੋਂਦਿਆ ਨੇ ਓਨਾ ਦੇ ਵਿਚ ਇਕ.

ਵੱਡੀ ਹੋਂਦੀ ਹੈ ਉਹ ਮੋਲ ਦੇਸ਼ ਦੇ ਪਾਰ ਇਕ ਨਦੀ ਹੋਂਦੀ ਹੈ ਨਦੀ ਤੂੰ ਪਾਰ ਇਕ ਦੇਸ਼ ਹੋਂਦ ਰਾਜਿਆਂ ਦਾ ਦੇਸ਼ ਹੋਂਦ. ਇਕ ਦਿਨ ਉਠੁ ਇਕ ਮੁੰਡਾ ਗਰੀਬ ਜੀਅ ਮੁੰਡਾ ਮੋਲ ਦੇਸ਼ ਛ ਆਉਂਦਾ ਮੋਲ ਦੇਸ਼ ਦਾ ਉਹ ਦੋਨਉ ਛੋਟੀ ਉਮਰ ਦੇ ਹੋਂਦੇ ਨੇ ਕਾਮ ਉਮਰ ਹੋਂਦੇ ਨੇ ਤੇ ਇਕ ਦੂਜੇ ਨੂੰ ਮਿਲਦੇ ਨੇ.

ਇਕ ਪਾਰਿ ਦੇ ਦਿਲ ਤੇ ਇਨਸਾਨ ਦੇ ਦਿਲ ਛ ਇਹ ਉਹ ਮੁੰਡਾ ਵੀ ਗਰੀਬ ਹੋਂਦ ਹੋਲੀ ਹੋਲੀ ਵੱਡਾ ਹੋਂਦ ਔਰ ਰਾਜ ਦੇ ਥਾਂ ਨੌਕਰੀ ਕਾਰਨ ਲੱਗ ਪੈਂਦਾ ਰਾਜ ਦਾ ਸਪਾਹੀ ਬਣ ਜਾਂਦਾ.

ਉਹ ਆਪਣੇ ਸਪਾਹੀ ਪੈਜਦਾ ਓਨੁ ਵੀ ਪੈਜਦਾ ਤੂੰ ਜਾ ਓਥੇ ਤੇ ਓਥੇ ਦਿੱਖ ਓਨੁ ਤਾ ਪਤਾ ਜਾਦੂ ਓਨੁ ਤੈਯਾਰ ਕਰਦੇ ਹੋਂਦੇ. ਪਾਰ ਓਦੇ ਛ ਅਮੀਰ ਬਾਨਾਂ ਦੀ ਇਕ ਅੱਗ ਹੋਂਦੀ ਇਹ ਉਹ ਮੁੰਡੇ ਛ ਉਹ ਰਾਜੇ ਨੂੰ ਕੈਨਡਾ ਕੇ ਜੇ ਮੈਂ ਓਨੁ ਮਾਰ ਕੇ ਲਿਆਂਦਾ ਤੇ ਕਿ ਤੁਸੀਂ ਮੈਨੂੰ ਰਾਜਾ ਬਣਾ ਦੇਯੋ ਗਏ. ਉਹ ਕੈਨਡਾ ਵੀ ਠੀਕ ਇਹ ਤੂੰ ਓਨੁ ਮਾਰ ਦੇ ਤੇ ਮੈਂ ਤੇਰਾ ਵਿਆਹ ਆਪਣੀ ਕੁੜੀ ਦੇ ਨਾਲ ਕਰਦਿਆਂ ਗਏ ਫਿਰ ਤੈਨੂੰ ਰਾਜਾ ਬਣ ਦੁ ਗਏ ਐਥੇ ਦਾ. ਫਿਰ ਉਹ ਜਾਂਦਾ ਦੋਨਉ ਰਾਤ ਗੁਜ਼ਾਰ ਦੇ ਨੇ ਓਨੁ ਮਾਰਨ ਦੀ ਕੋਸ਼ਿਸ਼ ਕਰਦਾ ਅੱਧੀ ਰਾਤ ਨੂੰ ਪਾਰ ਪਿਆਰ ਖਾਤਿਰ ਉਹ ਓਨੁ ਮਾਰ ਨਾਈ ਪੈਂਦਾ ਪੂਰੇ ਖਾਮ੍ਬ ਵਾਦ ਲੈਂਦਾ ਓਦੇ ਖਾਮ੍ਬ ਵਾਦ ਕੇ. ਉਹ ਲੈ ਆਉਂਦਾ ਉਹ ਐਨੀ ਇਕ ਵਿਸ਼ਵਾਸ ਦੇ ਨਾਲ ਓਦੇ ਨਾਲ ਸੋਈ ਹੋਂਦੀ ਇਹ ਕੇ ਓਨੁ ਪਤਾ ਨਾਈ ਲੱਗਦਾ ਜਾਦੂ ਸਵੇਰੇ ਉੱਠਦੀ ਇਹ ਉਹ ਦਿਖਦੀਆਂ ਓਦੇ ਖਾਮ੍ਬ ਨਾਈ ਹੈਗੇ. ਉਹ ਇਤਨੀ ਨਿਰਾਸ਼ ਹੋ ਜਾਂਦੀ ਇਹ ਨਾ ਰੋਂਦੀ ਇਹ ਚੀਕਾਂ ਮਾਰਦੀਆਂ ਕਿ ਵੀ ਮੈਂ ਉਦੇ ਤੇ ਐਨਾ ਵਿਸ਼ਵਾਸ ਕੀਤਾ ਇਕ ਇਨਸਾਨ ਤੇ ਤੇ ਓਨੇ ਮੇਰੇ ਨਾਲ ਤੋਖ ਕੀਤਾ ਤੇ ਉਹ ਦਿਨ ਚਲਾ ਜਾਂਦਾ.

ਤੇ ਆਦਿ ਜਾਨ ਬਚਾਂਦੀ ਇਹ ਉਡ ਛ ਕੋਈ ਸ਼ਕਤੀਆਂ ਹੋਂਦਿਆ ਨੇ ਸ਼ਕਤੀਆਂ ਕਾਰਨ ਹੀ ਆਦਿ ਜਾਨ ਬਚਾਂਦੀ ਇਹ ਉਹ ਕਾਂ ਓਦਾਂ ਪੈਰਾ ਬਣ ਜਾਂਦਾ ਮਿਲਸੁਸੰਦ ਦਾ ਓਦਾਂ ਨੌਕਰ ਬਣ ਜਾਂਦਾ ਓਦਾਂ ਸਾਥੀ ਬਣ ਜਾਂਦਾ.

ਓਦੇ ਕੁਜ ਇਹੋ ਜੈ ਸ਼ਕਤੀਆਂ ਪਾ ਦੇਂਦੀ ਇਹ ਜਾਦੂ ਓਨੁ ਜਿਸ ਰੂਪ ਛ ਚਾਹੀਦੀ ਉਸ ਰੂਪ ਛ ਓਦਾਂ ਨਾ ਬਣ ਜੇਗਾ ਕਦੀ ਇਨਸਾਨ ਬਣਾ ਦੇਂਦੀ ਇਹ ਕਦੀ ਕਾਂ ਬਣਾ ਦੇਂਦੀ ਇਹ ਕਦੀ ਸ਼ੇਰ ਕੁਛ ਵੀ ਓਨੁ ਬਣਾ ਦੇਂਦੀ ਇਹ. ਫਿਰ ਉਹ ਉਸਨੂੰ ਓਥੇ ਪੈਜਦੀਆਂ ਜਿਥੁ ਜਾ ਦਿੱਖ ਵੀ ਓਥੇ ਰਾਜੇ ਕੋਲ ਵੀ ਓਨਾ ਨੇ ਮੇਰੇ ਮੇਰੇ ਖਾਮ੍ਬ ਪੈਟ ਕੇ ਲੈ ਗਏ ਉਹ ਕਿ ਕਾਰਨ ਗਏ ਉਹ ਕਾਂ ਓਥੇ ਜਾਂਦਾ ਕਾਂ ਓਥੇ ਜਾ ਕੇ ਜਾਦੂ ਦਿਖਦਾ. ਉਹ ਰਾਜੇ ਦਾ ਓਨੇ ਆਪਣੇ ਰਾਜੇ ਆਪਣੀ ਕੁੜੀ ਨਾਲ ਓਦਾਂ ਵਿਆਹ ਕਰ ਦਿੱਤੋ ਹੋਂਦ ਤੇ ਉਹ ਆਕੇ ਓਨੁ ਦਾਸ ਦੇਂਦਾ ਓਦਾਂ ਵਿਆਹ ਹੋ ਗਿਆ ਫਿਰ ਓਥੇ ਦਿਖਦਾ ਓਨਾ ਦੀ ਇਕ ਕੁੜੀ ਹੋਈ ਹੋਂਦੀ ਹੈ. ਉਹ ਰਾਜੇ ਦੀ ਆਗੂ ਕੁੜੀ ਹੋਂਦੀ ਹੈ ਇਕ ਫਿਰ ਜਾਦੂ ਕੁੜੀ ਹੋਂਦੀ ਹੈ ਓਦੇ ਕੁੜੀ ਦਿਖੇੰ ਕਈ ਓਦੇ ਨਾਂ ਕਾਰਨ ਤੇ ਓਹੋ ਸਾਰੇ ਮੁੰਡੇ ਸਾਨੂ ਬੁਲਾਂਦੇ ਨੇ. ਸਾਰੀਆਂ ਨੂੰ ਨਾਯੁਤਾ ਦੇਂਦੇ ਨੇ ਸਾਰੇ ਜਾਂਦੇ ਨੇ ਆਪਣੀ blessing ਦੇ ਕੇ ਓਨਾ ਨੂੰ ਆਉਂਦੇ ਨੇ ਤੇ ਓਥੇ ਮਿਲੇਸੁਸੰਤ ਵੀ ਜਾਂਦੀ ਇਹ ਓਥੇ ਜਾਂਦੀ ਇਹ ਓਥੇ ਜਾ ਕੇ. ਜਾਦੂ ਪੜ੍ਹਿਆ ਸਾਰੇ ਓਨਾ ਨੂੰ ਜਾਦੂ ਅਸ਼ੀਰਵਤ ਦੇ ਰੇ ਹੋਂਦੇ ਨੇ ਓਦੇ ਮਨ ਛ ਪ੍ਰਤੀ ਐਨਾ ਗੁਸਾ ਹੋਂਦ ਕੇ ਐਨਾ ਮੈਨੂੰ ਤੋਖ ਦੇ ਕੇ ਇਨਸਾਨ ਨੇ ਤੋਖ ਦਿਤਾ ਓਨੁ ਇਕ ਸ਼ਰਾਪ ਦੇ ਦੇਂਦੀ ਇਹ.

ਤਾਹਿ ਇਹ ਦੁਬਾਰਾ ਉੱਠ ਪਾਏ ਗਈ ਅਗਰ ਖਿਨੁ ਸੱਚਾ ਪਿਆਰ ਕਰਨਾ ਆਲਾ kiss ਕਰੇ ਗਏ ਤੇ ਤਾਹਿ ਉੱਠ ਪਾਏ ਗਈ ਰਾਜਾ ਡਾਰ ਜਾਂਦਾ ਓਢਿ ਮਾਂ ਦੀ ਤੇ.